ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਹੈ ਇੱਕ ਪਾਰਕਿੰਗ ਦਾ ਹੈਗਾ ਆ।

ਤੁਹਾਨੂੰ ਲੇਡੀਸ ਕੱਪੜੇ ਮਿਲ ਜੁਗੇ ਇੱਥੇ ਇੱਥੇ ਕੱਪੜੇ ਬੜੇ ਵਧੀਆ ਹੈਗੇ ਆ।

ਤੁਹਾਨੂੰ ਇੱਥੇ ਰਸਗੁੱਲੇ ਮਿਲ ਜੁਗੇ ਗੁਲਾਬ ਜਾਮਨ ਵੀ ਮਿਲ ਜੁਗੇ ਬਾਕੀ ਇਥੇ ਤੁਹਾਨੂੰ ਕੋਲਡ ਡਰਿੰਕ ਦੀਆਂ ਵੀ ਬੋਤਲਾਂ ਮਿਲ ਜਾਣਗੀਆਂ ਬਰੈਡ ਵੀ ਮਿਲ ਜੂਗੀ।

। ਤੇ ਇਸ ਫੋਟੋ ਵਿੱਚ ਜਿਹੜਾ ਵਿਊ ਨਜ਼ਰ ਆਉਂਦਾ ਇੱਕ ਫੈਕਟਰੀ ਦਾ ਹੈਗਾ ਹੈ ਕੰਪਨੀ ਦਾ ਏ ਦੇਖ ਸਕਦੇ ਆ ਅੰਦਰ ਕੰਮ ਚਲਦਾ ਪਿਆ ਆ।

ਬਹੁਤ ਸਾਰੇ ਜਿਹੜੇ ਸਟੂਡੈਂਟ ਬੈਠੇ ਹੋਏ ਆ ਸਟਡੀ ਕਰਦੇ ਹੋਏ ਨਜ਼ਰ ਆਣਦੇ ਆ ਇੱਥੇ ਬੜੇ ਵਧੀਆ ਤਰੀਕੇ ਨਾਲ ਸਟਡੀ ਕਰਾਈ ਜਾਂਦੀ ਐ ਇੱਥੇ ਦੇ ਟੀਚਰਸ ਵੀ ਬਹੁਤ ਵਧੀਆ ਏ ਆ।

ਏ ਮਾਹੌਲ ਬੜਾ ਵਧੀਆ ਸਾਫ ਸਫਾਈ ਵਾਲਾ ਹੈਗਾ ਆ ਤੁਸੀਂ ਵੀ ਇਥੇ ਵਿਸਿਟ ਕਰ ਸਕਦੇ ਆ।

ਤੇ ਇਥੇ ਜਿਹੜਾ ਟਰੇਨ ਲੰਘਦੀ ਆ ਲਾਈਨਾਂ ਤੋਂ ਤੇ ਇਥੇ ਸਟੇਸ਼ਨ ਦਾ ਲੱਗਦਾ ਏ ਵਿਊ ।

ਇੱਥੋਂ ਤੁਹਾਨੂੰ ਜਿਹੜਾ ਖਾਣ ਨੂੰ ਸਮਾਨ ਮਿੱਲ ਸਕਦਾ ਹੈ ਔਰ ਮਿਲੂਗਾ ਤੁਹਾਨੂੰ ਖਾਣ ਨੂੰ ਮੈਕਰੋਨੀ ਵਾਲੇ ਸਮੋਸੇ ਮਿੱਲਜੂਗੇ।

ਤੇ ਏੱਥੇ ਦਾ ਸਮਾਨ ਫ਼੍ਰੇਸ਼ ਹੁੰਦਾ ਯਾ ਤਾਜ਼ਾ ਹੁੰਦਾ ਹੈ ਤੇ ਖਾਨ ਚ ਵੀ ਸੁਆਦ ਹੁੰਦਾ ਯਾ।

ਇਹ ਸਮਾਨ ਹੈਗਾ ਆ ਯਾ ਕਣਕ ਆ ਤੇ ਯਾ ਮੱਕੀ ਆ ਤੇ ਆਟਾ ਭਿਓ ਕੇ ਵੀ ਰੱਖਿਆ।

ਤੇ ਫ਼੍ਰੇਸ਼ ਕ੍ਰੀਮ ਵੀ ਮਿਲ ਜੂਗੀ ਤਾਂ ਮਿਲਕ ਸ਼ੇਕ ਵੀ ਤੁਹਾਨੂੰ ਮਿਲ ਜੂਗਾ ਤੇ ਟੇਸਟ ਆ ਸਮਾ--

ਏਸ ਫ਼ੋਟੋ ਵਿੱਚ ਜੇਹੜਾ ਤੁਸੀ ਵਿਊ ਦੇਖਦੇ ਪਏ ਹੋਂ ਏੱਥੇ ਦੇਖ ਸਕਦੇਆਂ ਝੂੱਲੇ ਲੱਗੇ ਹੋਏ ਆ ਤੇ ਝੂੱਲੇ ਬੜੇ ਹੀ ਵਧੀਆ ਦੇਖ ਸਕਦੇਆਂ ਜੇਹੜੇ ਬੱਚੇ ਆ ਏੱਥੇ ਖੇਡ ਦੇ ਪਏ ਆ।

ਇਥੋਂ ਤੁਸੀਂ ਆਪਣਾ ਚੈੱਕ ਅਪ ਕਰਵਾ ਸਕਦੇ ਹਾਂ ਤੇ ਜਿਵੇਂ ਕਿ ਤੁਸੀਂ ਆਪਣਾ--

ਤੁਸੀਂ ਫੋਟੋ ਵਾਲੇ ਵੀ ਕੱਪ ਇਥੋਂ ਲੈ ਸਕਦੇ ਆ ਤੇ ਬੱਚਿਆਂ ਵਾਸਤੇ ਵੀ ਕੱਪ ਲੈ ਸਕਦੇ ਆ ਬਾਕੀ ਇਥੇ ਖਡਾਉਣੇ ਵੀ ਹੈਗੇ ਆ ਟੋਇਸ ਵਗੈਰਾ।

ਤੇ ਤਾਨੂੰ ਇਥੋਂ ਬਹੁਤ ਸਾਰੇ ਬੱਚਿਆਂ ਦੀਆਂ ਆਈਟਮ ਮਿਲ ਜੂਗੀਆਂ ਜਿਵੇਂ ਟੈਡੀ ਵੀਅਰ ਵੀ ਤਾਨੂੰ ਮਿਲ ਜੂਗੇ।

ਦੇਖ ਸਕਦੇ ਹ ਜਿਹੜਾ ਇੱਕ ਵਿਅਕਤੀ ਆ ਇਹ ਆਟੋ ਰਿਕਸ਼ਾ ਲੈਣ ਆਇਆ ਵਾ ਬੈਟਰੀ ਰਿਕਸ਼ਾ ਜਿਹੜਾ।

ਤੇ ਇਹ ਫ਼ੋਟੋ ਕਰਾਉਂਦਾ ਹੋਇਆ ਨਜ਼ਰ ਆਂਦੇਆ ਹੈ ਤੁਸੀਂ ਵੀ ਇੱਥੇ ਵਿਸਿਟ ਕਰ ਸੱਕਦੇ ਹਾਂ ਜੇਕਰ ਤੁਸੀਂ--

ਇੱਥੇ ਜਿਹੜਾ ਜਲੇਬੀਆਂ ਬਣਾਈਆਂ ਜਾਂਦੀਆਂ ਤੇ ਜਿਹੜੀਆਂ ਜਲੇਬੀਆਂ ਹੈਂ ਬਹੁਤ ਹੀ ਦੇਖਣ ਨੂੰ ਸੋਹਣੀਆਂ ਵੀ ਲੱਗ ਦੀਆਂ ਪਈਆਂ।

ਤੇ ਇਸ ਪਿਚਰ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਵਿਊ ਨਜ਼ਰ ਆਉਣ ਡਿਆ ਇੱਕ ਹੈਗਾ ਐ ਪਾਰਕ ਦਾ ਐ ਗਾਰਡਨ ਦਾ ਐ।

ਜੇਹੜੇ ਕੋਚ ਆ ਬੋਹੁਤ ਵਧੀਆ ਤਰੀਕੇ ਨਾਲ ਟ੍ਰੇਨਿੰਗ ਦਿੰਦੇ ਆ ਤੁਸੀ ਵੀ ਆ ਕੇ ਟ੍ਰੇਨਿੰਗ ਲਓ।

ਜਿਹੜਾ ਵਾਤਾਵਰਨ ਆ ਬਹੁਤ ਸਾਫ ਸਫਾਈ ਵਾਲਾ ਹੈਗਾ ਇਥੇ ਵਾਲ ਫੈਨ ਵੀ ਲੱਗਿਆ ਆ।

ਜੇ ਤੁਸੀਂ ਇਹਨਾਂ ਦੇ ਡੀਜੇ ਬੁੱਕ ਕਰਾਉਗੇ ਇਨਾ ਹੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੈਗਾ ਨਾਮ ਹੈਗਾ ਸੰਸਾਰ ਡੀ ਜੇ ਲਿੰਗਸ ।